ਕਸਟਮਾਈਜ਼ਿੰਗ ਕੇ ਟੱਚ ਦੇ ਸਪੋਕਨ ਵਿਚ ਆਪਦਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ ਲੈਕਚਰ ਤਿਆਰ ਕਰਨਾ
ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ
ਇਥੇ ਅਸੀਂ ਊਬੰਤੂ ਲੀਨਕਸ 1110 ਤੇ ਕੇ ਟੱਚ 171
ਇਸਤੇਮਾਲ ਕਰ ਰਹੇ ਹਾਂ ਆਉ ਕੇ ਟੱਚ ਖੋਲੀਏ
ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ
ਉਹ ਇਸ ਲਈ ਕਿਉਂ ਕਿ ਜਦ ਅਸੀਂ ਕੇ ਟੱਚ ਬੰਦ ਕੀਤਾ ਸੀ ਉਸ ਵੇਲੇ ਅਸੀਂ ਲੈਵਲ 3 ਤੇ ਸੀ
ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ
ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ
ਮੁੱਖ ਮੈਨਯੂ ਵਿਚੋਂ ਫਾਈਲ ਚੁਣੋ ਅਤੇ ਐਡਿਟ ਲੈਕਚਰ ਤੇ ਕਲਿਕ ਕਰੋ
ਲੈਕਚਰ ਫਾਈਲ ਖੋਲ੍ਹੋ ਦਾ ਡਾਇਲੋਗ ਬੌਕਸ ਦਿੱਸੇਗਾ
ਹੁਣ ਨਵਾਂ ਲੈਕਚਰ ਬਣਾਉ ਵਿਕਲਪ ਨੂੰ ਚੁਣੋ ਅਤੇ ਔਕੇ
ਤੇ ਕਲਿਕ ਕਰੋ
ਕੇ ਟੱਚ ਲੈਕਚਰ ਐਡੀਟਰ ਡਾਇਲੋਗ ਬੌਕਸ ਨਜ਼ਰ ਆਏਗਾ
ਟਾਇਟਲ ਫੀਲਡ ਵਿਚ ਡਿਫਾਲਟ ਲੈਕਚਰ ਦਾ ਨਾਮ ਸਲੈਕਟ ਕਰਕੇ ਮਿਟਾ ਦਿਉ ਅਤੇ ਮੇਰਾ ਨਵਾਂ ਟਰੇਨਿੰਗ ਲੈਕਚਰ ਟਾਈਪ ਕਰੋ
ਲੈਵਲ ਐਡੀਟਰ ਲੈਕਚਰ ਦਾ ਲੈਵਲ ਦਰਸਾਏਗਾ
ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ
ਹੁਣ ਲੈਵਲ 1 ਦੇ ਡਾਟਾ ਅਧੀਨ ਇਸ ਲੈਵਲ ਦੇ ਨਵੇਂ ਅੱਖਰ ਵਿਚਐਮਪਰਸੰਡ ਸਿਤਾਰਾ ਅਤੇ ਡੋਲਰ ਏਐਮਪੀ ਦੇ ਚਿੰਨ੍ਹ ਐਂਟਰ ਕਰੋ
ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ
ਤੁਸੀਂ ਵੇੱਖੋਂਗੇ ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ
ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ
ਐਮਪਰਸੰਡ ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ
ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ ਜਮਾ ਦੇ ਨਿਸ਼ਾਨ ਤੇ ਕਲਿਕ ਕਰੋ
ਕੀ ਹੋਇਆ160 ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ
ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ
ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ
ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ
ਇਸ ਲੈਵਲ ਦੇ ਨਵੇਂ ਅੱਖਰ ਵਿਚ ਐਫ ਜੇ ਐਂਟਰ ਕਰੋ
ਲੈਵਲ ਡਾਟਾ ਫੀਲ੍ਡ ਵਿਚ ਐਫ ਜੇ ਪੰਜ ਵਾਰੀ ਐਂਟਰ ਕਰੋ
ਤੁਸੀ ਟਾਈਪਿੰਗ ਲੈਸਨ ਵਿਚ ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ
ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ
ਸੇਵ ਨਿਸ਼ਾਨ ਤੇ ਕਲਿਕ ਕਰੋ
ਸੇਵ ਟਰੇਨਿੰਗ ਲੈਕਚਰ ਕੇ ਟੱਚ ਸੇਵ ਟਰੇਨਿੰਗ ਲੈਕਚਰ - ਕਟਚ ਡਾਇਲੋਗ ਬੌਕਸ ਨਜ਼ਰ ਆਏਗਾ
ਨਾਮ ਵਾਲੇ ਫੀਲ੍ਡ ਵਿਚ ਨਿਊ ਟਰੇਨਿੰਗ ਲੈਕਚਰ ਨੂੰ ਐਂਟਰ ਕਰੋ ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ ਚੁਣੀਏ
ਫਿਲਟਰ ਫੀਲ੍ਡ ਵਿਚ ਤਿਕੋਨ ਤੇ ਕਲਿਕ ਕਰੋ
ਫਾਈਲ ਦਾ ਫਾਰਮੈਟ ਕੇ ਟੱਚ ਲੈਕਚਰ ਫਾਈਲ ਸਟਾਰਕੇ ਟੱਚ
ਐਕਸ ਐਮ ਐਲ ਕਟਚ ਲੈਕਚਰ Filesktouchਐਕਸਐਮਐਲ ਸਲੈਕਟ ਕਰੋ
ਫਾਈਲ ਸੇਵ ਕਰਨ ਲਈ ਡੈਸਕਟੋਪ ਤੇ ਜਾਉ
ਸੇਵ ਤੇ ਕਲਿਕ ਕਰੋ
ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ਨਵਾਂ ਟਰੇਨਿੰਗ ਲੈਕਚਰ ਦਰਸ਼ਾ ਰਿਹਾ ਹੈ
ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ
ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ
ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ
ਮੁੱਖ ਮੈਨਯੂ ਵਿਚੋਂ ਫਾਈਲ ਚੁਣੋ ਅਤੇ ਲੈਕਚਰ ਖੋਲ੍ਹੋ ਤੇ ਕਲਿਕ ਕਰੋ
ਸਲੈਕਟ ਟਰੇਨਿੰਗ ਲੈਕਚਰ ਫਾਈਲ ਦਾ ਡਾਇਲੋਗ ਬੌਕਸ ਦਿੱਸੇਗਾ
ਡੈਸਕਟੋਪ ਤੇ ਜਾ ਕੇ ਨਿਊ ਟਰੇਨਿੰਗ ਲੈਕਚਰ ਕੇ ਟੱਚ ਐਕਸ ਐਮ ਐਲਨਿਊ ਟਰੇਨਿੰਗ lecturektouchਐਕਸਐਮਐਲ ਸਲੈਕਟ ਕਰੋ
ਤੁਸੀਂ ਵੇੱਖੋਂਗੇ ਕਿ ਏਐਮਪੀ ਅਤੇ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ
ਆਉ ਟਾਈਪਿੰਗ ਸ਼ੁਰੂ ਕਰੀਏ
ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ
ਕੇ ਟੱਚ ਟਾਈਪਿੰਗ ਲੈਸਨਜ਼ ਤੇ ਵਾਪਸ ਜਾਣ ਲਈ ਮੁੱਖ ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ਲੈਕਚਰ ਖੋਲ੍ਹੋ ਤੇ ਕਲਿਕ ਕਰੋ
ਨੀਚੇ ਲਿਖੇ ਫੋਲਡਰ ਤੇ ਜਾਉ
ਰੂਟ ਯੂ ਐਸ ਆਰ ਸ਼ੈਅਰ ਕੇ ਡੀ ਈ 4 ਐਪਸ ਕੇ ਟੱਚ root usr share kde4 apps ਕਟਚ ਅਤੇ ਇੰਗਲਿਸ਼ਕੇ ਟੱਚਐਕਸ ਐਮ ਐਲ ਨੂੰ ਸਲੈਕਟ ਕਰੋ
ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ ਸਕਦੇ ਹਾਂ
ਉਦਾਹਰਣ ਵਜੋਂ ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ
ਤੁਸੀਂ ਅੱਲਗ ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ
ਆਉ ਅਸੀਂ ਹੁਣ ਰੰਗ ਸੈਟਿੰਗ ਬਦਲੀਏ
ਮੁੱਖ ਮੈਨਯੂ ਵਿਚੋਂ ਸੈਟਿੰਗ ਸਲੈਕਟ ਕਰੋ ਅਤੇ ਕੌਨਫਿਗਰ ਕੇ ਟੱਚਕਨਫਿਗਰ - ਕਟਚ ਤੇ ਕਲਿਕ ਕਰੋ
ਕੌਨਫਿਗਰ ਕੇ ਟੱਚ ਡਾਇਲੋਗ ਬੌਕਸ ਨਜ਼ਰ ਆਏਗਾ
ਕੌਨਫਿਗਰ ਕੇ ਟੱਚ ਡਾਇਲੋਗ ਬੌਕਸ ਵਿਚ ਕਲਰ ਸੈਟਿੰਗਜ਼ ਤੇ ਕਲਿਕ ਕਰੋ
ਕਲਰ ਸੈਟਿੰਗਜ਼ ਦਾ ਵੇਰਵਾ ਨਜ਼ਰ ਆ ਜਾਵੇ ਗਾ
ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ ਦੇ ਬੌਕਸ ਤੇ ਟਿਕ ਕਰੋ
ਅਧਿਆਪਕ ਲਾਈਨ ਫੀਲ੍ਡ ਵਿਚ ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ਤੇ ਕਲਿਕ ਕਰੋ
ਰੰਗ ਚੌਣ ਡਾਇਲੋਗ ਬੌਕਸ ਨਜ਼ਰ ਆਏਗਾ
ਰੰਗ ਚੌਣ ਡਾਇਲੋਗ ਬੌਕਸ ਵਿਚ ਹਰੇ ਰੰਗ ਤੇ ਕਲਿਕ ਕਰੋ
ਅੋਕੇ ਤੇ ਕਲਿਕ ਕਰੋ
ਕੌਨਫਿਗਰ ਕੇ ਟੱਚ ਡਾਇਲੋਗ ਬੌਕਸ ਦਿੱਸੇਗਾਐਪਲਾਈ ਤੇ ਕਲਿਕ ਕਰੋ
ਔਕੇ ਤੇ ਕਲਿਕ ਕਰੋ
ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ160 ਅਸੀਂ ਹੁਣ ਆਪਣਾ ਕੀ ਬੋਰਡ ਬਣਾਵਾਂਗੇ
ਨਵਾਂ ਕੀ ਬੋਰਡ ਬਣਾਉਣ ਲਈ ਅਸੀਂ ਮੌਜੂਦਾ ਕੀ ਬੋਰਡ ਵਰਤਾਂਗੇ
ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ
ਮੁੱਖ ਮੈਨਯੂ ਵਿਚ ਫਾਈਲ ਸਲੈਕਟ ਕਰਕੇ ਅਤੇ ਐਡਿਟ ਕੀਬੋਰਡ ਲੈਆਉਟ ਤੇ ਕਲਿਕ ਕਰੋ
ਕੀ ਬੋਰਡ ਫਾਈਲ ਖੋਲ੍ਹੋ ਥੇ ਓਪਨ ਕੀਬੋਰਡ ਫਾਈਲ ਡਾਇਲੋਗ ਬੌਕਸ ਦਿੱਸੇਗਾ
ਕੀ ਬੋਰਡ ਫਾਈਲ ਖੋਲ੍ਹੋ ਡਾਇਲੋਗ ਬੌਕਸ ਵਿਚ ਡਿਫੌਲਟ ਕੀਬੋਰਡ ਖੋਲ੍ਹੋ ਨੂੰ ਸਲੈਕਟ ਕਰੋ
ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ਤੇ ਕਲਿਕ ਕਰੋ
ਕੀਬੋਰਡਸ ਦੀ ਲਿਸਟ ਨਜ਼ਰ ਆਏਗੀ
ਈ ਐਨਕੀਬੋਰਡਐਕਸ ਐਮ ਐਲ enkeyboardਐਕਸਐਮਐਲ ਨੂੰ ਸਲੈਕਟ ਕਰੋਔਕੇ ਤੇ ਕਲਿਕ ਕਰੋ
ਕੇ ਟੱਚ ਕੀਬੋਰਡ ਐਡੀਟਰ ਡਾਇਲੋਗ ਬੌਕਸ ਦਿੱਸੇਗਾ
ਕੀਬੋਰਡ ਟਾਇਟਲ ਫੀਲ੍ਡ ਵਿਚ ਟਰੇਨਿੰਗ ਕੀਬੋਰਡ ਐਂਟਰ ਕਰੋ
ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ
ਭਾਸ਼ਾ ਆਈਡੀ ਫੀਲ੍ਡ ਵਿਚ ਲਿਸਟ ਵਿਚੋਂ ਈਐਨ ਸਲੈਕਟ ਕਰੋ
ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ
ਸੈਟ ਕੀਬੋਰਡ ਫੌਂਟ ਤੇ ਕਲਿਕ ਕਰੋ
ਸਲੈਕਟ ਫੌਂਟ ਕੇ ਟੱਚ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ
ਆਉ ਅਸੀਂ ਸਲੈਕਟ ਫੌਂਟ ਕੇ ਟੱਚ ਡਾਇਲੋਗ ਬੌਕਸ ਵਿਚ ਫੌਂਟ ਉਬੰਤੂ ਫੌਂਟ ਸਟਾਈਲ ਇਟੈਲਿਕ ਅਤੇ ਫੌਂਟ ਸਾਈਜ਼ 11 ਤੇ ਸਲੈਕਟ ਕਰੀਏ
ਹੁਣ ਔਕੇ ਤੇ ਕਲਿਕ ਕਰੋ
ਕੀਬੋਰਡ ਨੂੰ ਸੇਵ ਕਰਨ ਲਈ ਸੇਵ ਕੀਬੋਰਡ ਐਜ਼ ਤੇ ਕਲਿਕ ਕਰੋ
ਸੇਵ ਕੀਬੋਰਡ ਕੇ ਟੱਚ ਡਾਇਲੋਗ ਬੌਕਸ ਦਿੱਸੇਗਾ
ਨੀਚੇ ਦਿਤੇ ਫੋਲਡਰਤੇ ਜਾਉ ਰੂਟ ਯੂਐਸਆਰ ਸ਼ੈਅਰ ਕੈਡੀਈ4 ਏਪੀਪੀਐਸ ਕੇ ਟੱਚ root usr share kde4 apps ਕਟਚ ਅਤੇ ਇੰਗਲਿਸ਼ਕੇ ਟੱਚਐਕਸ ਐਮ ਐਲ englishktouchਐਕਸਐਮਐਲ ਨੂੰ ਸਲੈਕਟ ਕਰੋ
ਨਾਮ ਫੀਲ੍ਡ ਵਿਚ ਪੈ੍ਰਕਟਿਸਕੀਬੋਰਡਐਕਸ ਐਮ ਐਲ practicekeyboardਐਕਸਐਮਐਲ ਐਂਟਰ ਕਰੋਸੇਵ ਤੇ ਕਲਿਕ ਕਰੋ
ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ltਨੇਮ gtਕੀਬੋਰਡਐਕਸ ਐਮ ਐਲ ਲਟਨਾਮੈਗਟ
keyboardਐਕਸਐਮਐਲ
ਕਲੋਜ਼ ਤੇ ਕਲਿਕ ਕਰੋ
ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ ਨਹੀਂ
ਤੁਸੀਂ ਇਸਨੂੰ ਕੇ ਡੀ ਈ ਈ ਡੀ ਯੂ ਈਮੇਲ ਆਈ ਡੀ ਤੇ ਭੇਜੋਂਗੇ
ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ
ਇਸ ਤਰ੍ਹਾਂ ਅਸੀਂ ਕੇ ਟੱਚ ਦੇ ਇਸ ਟਿਯੂਟੋਰੀਅਲ ਦੇ ਅੰਤ ਤੇ ਪਹੁੰਚ ਗਏੇ ਹਾਂ
ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ ਸਿਖਿਆ ਹੈ
ਨਾਲ ਹੀ ਅਸੀਂ ਮੌਜੂਦਾ ਕੀਬੋਰਡ ਲੇਆਉਟ ਨੂੰ ਖੋਲਣਾ ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ
ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ
ਤੁਸੀਂ ਖੁਦ ਆਪਣਾ ਕੀਬੋਰਡ ਬਣਾਉ
ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ
ਨਤੀਜਾ ਵੇਖੋ
ਨੀਚੇ ਦਿੱਤੇ ਲਿੰਕ ਤੇ ਉਪਲਭਦ ਵੀਡੀਓ ਵੇਖੋ
httpspoken tutorialorgWhat is a Spoken Tutorial ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ
ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ
ਸਪੋਕਨ ਟਿਯੂਟੋਰਿਅਲ ਟੀਮ ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ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
ਜਿਆਦਾ ਜਾਣਕਾਰੀ ਲਈ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ spoken tutorialਓਰਗ ਤੇ ਲਿਖ ਕੇ ਸੰਪਰਕ ਕਰੋ
ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਟਾਕ ਟੂ ਏ ਟੀਚਰ ਪੋ੍ਰਜੈਕਟ ਦਾ ਇਕ ਹਿੱਸਾ ਹੈ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
ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋਆਰਜੀ ਸਲੈਸ਼ ਐਨ ਐਮਈਆਈਸੀਟੀ ਹਾਈਫਨ ਇੰਟਰੋ ਤੇ ਉਪਲੱਭਧ ਹੈ
ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ ਡੈਜ਼ੀਕ੍ਰਿਊ ਸੋਲੂਸ਼ਨਜ਼ ਪੀਵੀਟੀ
ਐੱਲਟੀਡੀ ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ
ਸ਼ਾਮਲ ਹੋਣ ਲਈ ਧੰਨਵਾਦ